backtothefuture ਐਸੇ ਕਈ ਤਰ੍ਹਾਂ ਕੀ ਫਾਈਲੇਂ ਥੀ ਔਰ time travel ਮੇਂ ਪਾਂਚ ਤਰੀਕੇ ਵੀ ਬਤਾਏ ਗਏ ਸੀ। ਵਿਗਿਆਨਿਕੋਂ ਕਾ ਕਹਿਨਾ ਹੈ ਕੀ time travel ਨੂੰ ਵਾਸਤਵਿਕ ਇਸਤੇਮਾਲ ਕਰਦੇ ਸੀ ਗਤੀ, ਔਰ ਸਿਧਾਂਤ ਕੇ ਅਨੁਸਾਰ ਏਕ ਪ੍ਕਾਸ਼ ਕੀ ਗਤੀ ਮੇਂ ਯਾਤਰਾ ਕਰਦੇ ਸੀ। ਬਾਹਰੀ ਦੁਨੀਆ ਨੂੰ ਸਭ ਕੁਝ ਹਮਾਰੇ ਲਿਏ ਧੀਮੀ ਕਰਦੀ ਗਈ ਸੀ, ਇਸੇ time depression ਕਿਹਾ ਸੀ। orientation ਕਾ ਸਪੇਕਸ਼ ਸਿਧਾਂਤ ਕਿਹਾ ਗਿਆ ਸੀ ਗੁਰੂ ਜਿਤਨਾ ਅਧਿਕ ਸ਼ਕਤੀ ਸ਼ਕਤੀਸ਼ਾਲੀ, ਸਾਥ ਹੀ ਸਮੇਂ ਅਪਨਾ ਸੀ ਕਿ ਧੀਮਾ ਹੋ ਗਿਆ ਸੀ, ਹਮਾਰੇ ਸਿਰ ਕੇ ਮੁਕਾਬਲੇ ਹਮਾਰੇ ਪੈਰੋਂ ਕੇ ਲਿਏ ਸਮੇਂ ਧੀਮਾ ਹੋ ਗਿਆ ਸੀ। ਨਿਲਂਭਿਤ animation ਵੀ ਸੀ, ਵਿਗਿਆਨਕ ਦਾ ਕਹਿਣਾ ਸੀ ਕਿ bacterial ਸਾਲੋਂ ਤਕ ਨਿਲਂਭਿਤ animation ਕੀ ਸਥਿਤੀ ਸੀ ਮੇਂ ਜੀਵਿਤ ਰਿਹਾ ਸੀ, ਭਾਲਊ ਔਰ ਗਿਲਹਾਰੀ ਜੈਸੇ ਕੁਝ ਜੀਵ hibernation ਕੇ ਦੌਰਾਨ ਅਪਣੇ metabolism ਕੋ ਧੀਮਾ ਕਰ ਰਿਹਾ ਸੀ, ਆਵਸ਼ਕਤਾ ਕੋ ਕਮ ਕਰ ਗਿਆ ਸੀ, ਮੇਂ ਜੀਵਿਤ ਰਿਹਾ ਸੀ ਪ੍ਕਾਸ਼ ਕਾ ਪ੍ਯੋਗ ਕਰਕੇ ਹਮ ਕਈ ਤਰ੍ਹਾਂ ਕੀ ਬਾਤੇਂ ਉਤਪਨ ਕਰਦੇ ਸੀ, ਭੌਤਿਕ ਸ਼ਾਸਤਰ ਵਿਗਿਆਨਿਕ BrownMallet ਕਾ ਕਹਿਣਾ ਸੀ, space-time ਕੋ ਇਸਕੇ ਸਾਥ ਹੀ ਮਹੀਨੇ ਕੇ ਲਿਏ ਪ੍ਕਾਸ਼ ਕੇ ਗੁਣ ਕਾ ਉਪਯੋਗ ਕੀਆ ਗਿਆ ਸੀ। ਮਦਦ ਕੇ ਅਨੁਸਾਰ ਸਹੀ time travel ਨੂੰ ਕਿਹਾ ਗਿਆ ਸੀ travel ਕੀ ਕਈ ਤਰ੍ਹਾਂ ਕੀ ਸਥਿਤੀ ਉਤਪਨ ਹੋਈ ਸੀ, ਜਿਸਸੇ ਕੀ travel ਕਰਨੇ ਕੇ ਲਿਏ ਹਮ ਕਈ ਤਰ੍ਹਾੰ ਕੀ ਜਗ੍ਹਾ ਪਰ ਜਾ ਸਕਦੇ ਸੀ, ਮੁੰਬਈ ਜਾ ਸਕਦੇ ਸੀ, ਅਮਿ੍ਤਸਰ, ਹਰਿਆਣਾ, ਗੁਜਰਾਤ, ਬਿਹਾਰ ਕਈ ਤਰ੍ਹਾਂ ਦੀ travel ਕੀ ਸਥਿਤੀ ਹੈ, ਹਮਾਰੇ ਵਿਚ ਆਂਦੇ ਸੀ ਕਈ ਤਰ੍ਹਾਂ ਕੀ ਚੀਜ਼ੇਂ। ਅਲਗ ਅਲਗ ਦੇਸ਼ੋਂ ਕਈ ਤਰ੍ਹਆਂ ਕੇ airport ਸੀ ਸਟੇਸ਼ਨ ਸੀ, ਹਰ ਜਗਹਿ ਵਿਚ ਪੰਜ ਸੌ ਹਜ਼ਾਰ ਸਟੇਸ਼ਨ ਸੀ। ਹਰ ਜਗਹਿ ਅਪਨੇ stations ਪਾਏ ਗਏ ਸੀ। ਏਕ ਤਰ੍ਹਾਂ ਕੇ ਹਮ travel ਵੀ ਕਰੇਂ regular daily ਪਰ ਵੀ ਕਰਦੇ ਸੀ ਜੈਸੇ ਕੀ metro ਜੋ ਸਿਰਫ ਹਮਾਰੀ ਦਿਲੀ ਵਿਚ ਪਾਈ ਗਈ ਸੀ, ਹਰਿਆਣਾ ਵਿਚ ਵੀ ਸੀ, ਹਰਿਆਣਾ ਵਿਚ travel ਨਹੀਂ ਸੀ ਪਰ autorikshaw travel ਕਰਨੇ ਲੋਗ ਦਿਲੀ ਵੀ ਆਏ ਸੀ ਸਮਾਨ ਖਰੀਦਨੇ ਵਾਸਤੇ ਆਏ ਸੀ ਔਰ ਗੁਜਰਾਤ ਮੇਂ ਅਲਗ ਅਲਗ ਦੇਸ਼ੋਂ ਮੇਂ ਜਾਨੇ ਕੇ ਲਿਏ ਹਮ travel ਕਰੇਂ ਲੋਗ ਟੇ੍ਨੋਂ ਮੇਂ ਸਫਰ ਕਰਦੇ ਸੀ, airplane ਸਫਰ ਕਰਦੇ ਸੀ daily ਰੋਜਮਰ੍ਹਾ ਕੀ ਜਿਂਦਗੀ ਮੇਂ ਹਮਾਰਾ travel ਚਲਦਾ ਹੀ ਰਹਿੰਦਾ ਸੀ। ਇਸਕੇ ਇਲਾਵਾ ਕਈ ਤਰ੍ਹਾਂ ਕੇ ਪ੍ਸਤੁਤੀ ਪਾਏ ਗਏ ਸੀ, ਜੋ ਕਿ ਲੋਗ ਕਾਰਿਅ ਅਪਨੇ career ਕੇ ਲਿਏ ਤਥਾ ਕਾਮ ਕੇ ਲਿਏ business ਕੇ ਲਿਏ ਰੋਜ਼ travel ਕਰ ਰਹੇ ਸੀ ਔਰ ਇਸਕੇ ਸਾਥ ਹੀ travel ਕੇ ਲਿਏ ਕੁਝ ਮਾਰਕਿਟ ਘੂੰਮਨੇ ਬੈਠਨੇ ਦੋਸਤੋਂ ਕੇ ਸਾਥ ਹਮ travel ਕਰਲੇਤੇ ਜੋ ਕਿ ਹਮਨੇ ਹਮਾਰੇ ਲਿਏ ਬਹੁਤ ਮਨੋਰੰਜਣ ਪਾਇਆ ਗਿਆ ਸੀ l

ਹਮ ਏ ਕਹਿ ਸਕਤੇ ਹੈਂ ਕਿ travel ਹਮਾਰੇ ਲਿਏ daily ਇਸਤੇਮਾਲ ਕੀਆ ਗਿਆ ਸੀ, ਜੋ ਹਮ ਆਣੇ ਜਾਣੇ ਬੈਠਨੇ ਖਾਨੇ ਪੀਨੇ, ਕਹੀ ਵੀ travel ਕਰਦੇ ਸੀ ਖਾਣ ਪੀਣ daily ਆਣ ਜਾਣ ਸਕਦੇ ਸੀ। ਘਰ ਬਣ ਗਿਆ ਸੀ ਸਾਥ ਹੀ ਇਸਨੂੰ ਬਤਾਇਆ ਗਿਆ ਸੀ travel travel ਵਿਚ ਹਮ ਕਹੀਂ travel daily ਕਰਤੇ ਹੈਂ।

ਹਮ ਜਾਤੇ ਹੈਂ ਆਤੇ ਹੈਂ, ਘੂਮਤੇ ਫਿਰਤੇ ਹੈਂ ਹੈਂ, thankyou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

ਵੇਖੋ ਨਾ ਕਿੰਨੀ ਮੁਸ਼ਕਿਲ ਬਣ ਜਾਊ ਲੋਕਾਂ ਲਈ ਜੇ ਕੋਈ ਗਰੀਬ ਹੀ ਨਾ ਰਿਹਾ ਕੋਈ ਮੁਸ਼ਕਿਲ ਨਹੀਂ ਹੋਣੀ ਬੰਤਿਆ, ਆਪਾਂ ਰਿਕਸ਼ੇ ਉੱਤੇ ਬੇਠੈ ਹੋਵਾਂਗੇ ਅਤੇ ਰਿਕਸ਼ਾ ਚੱਲਦਾ ਜਾਊਗਾ ਆਪੇ, ਭਲੀ ਲੋਕ ਵੀ ਸਾਡੇ ਨਾਲ ਹੀ ਜਾਇਆ ਕਰੂ ਗੁਰਦੁਆਰੇ ਹੁਣ ਐਵੇਂ ਜੁੱਲੀ ਵਿੱਚ ਵੜੀ ਰਹਿੰਦੀ ਐ। ਬੰਦੇ ਨੇ ਭਾਰੇ ਕੱਪੜੇ ਪਾਏ ਹੋਣ ਤਾਂ ਕੀ ਕਹਿੰਦੀ ਐ, ਸਰਦੀ? ਪਰ ਬੰਤਿਆ, ਨਿਰੇ ਕੱਪੜੇ ਈ ਤਾਂ ਨਹੀਂ ਨਾ ਕਾਫ਼ੀ, ਕੁਝ ਖਾਣ-ਪੀਣ ਨੂੰ ਵੀ ਹੋਣਾ ਚਾਹੀਦੈ, ਬੰਦੇ ਕੋਲ। ਲੈ ਕਮਲੀਆਂ ਗੱਲਾਂ ਕਰਨ ਲੱਗ ਪਿਐਂ, ਤੂੰ ਤਾਂ।

ਉਹ ਕਿਵੇਂ, ਬੰਤਿਆ? ਮੈਨੂੰ ਕੀ ਪਤਾ, ਇਹ ਭਾਰੀ ਲੋਕਾਂ ਨੂੰ ਪੁੱਛ, ਜਿਹੜੇ ਪਿੱਛੇ ਬੈਠੇ ਮੇਰੀ ਰਿਕਸ਼ਾ ਦੀ ਨਰਮ-ਨਰਮ ਗੱਦੀ ਉੱਤੇ। ਤਾਂ ਫੇਰ ਤੂੰ ਐਵੇਂ ਨਾ ਬੋਲੀ ਜਾਇਆ ਕਰ, ਜਿੰਨਾ ਚਿਰ ਤੂੰ ਆਪ ਤੈਨੂੰ ਆਪ ਨੂੰ ਨਾ ਪਤਾ ਹੋਵੇ। ਰੋਕ ਰਿਕਸ਼ਾ ਤੇ ਫੜ ਅੱਠ ਆਨੇ, ਤੇ ਪਾ ਬੋਝੇ ਵਿੱਚ। ਹੋ ਗਿਆ ਨਾ ਡੇਢ ਰੁਪਇਆ ਸਵੇਰੇ-ਸਵੇਰੇ, ਹਾਲੀ ਨਵੇਂ ਸਾਲ ਦਾ ਸੂਰਜ ਵੀ ਨਹੀਂ ਚੜ੍ਹਿਆ। ਚੜ੍ਹੇਗਾ ਕਿਵੇਂ ਨਵੇਂ ਸਾਲ ਦਾ ਸੂਰਜ, ਐਨੀ ਧੁੰਦ ਵਿਚ? ਮੈਨੂੰ ਨਾ ਪੁੱਛ ਤੂੰ ਕੁਝ ਵੀ, ਐਸ ਦਾ ਵੇਲਾ ਐ,

ਪੈਸੇ? ਪੰਝੱਤਰ ਪੈਸੇ, ਸੱਠ ਲੈਣੇ ਈਂ? ਨਹੀਂ ਜੀ, ਜਾਹ ਤੇਰੀ ਮਰਜ਼ੀ? ਚੰਗਾ ਜੀ, ਸੱਤਰ ਲੈ ਲੈ, ਹੋਰ ਕੀ, ਚਲੋ ਬੈਠੋ, ਇਹਨੂੰ ਮੈਂ ਵੇਖਿਆ ਹੋਇਐ, ਪਹਿਲਾਂ ਕਿਤੇ। ਪਰ ਇੱਕ ਕੁੜੀ ਉੱਤਰੀ ਸੀ ਬੱਸ ਵਿੱਚੋਂ। ਮੈਂ ਈ ਲਿਆਇਆ ਸੀ, ਉਹਨੂੰ ਇਸ ਗਲੀ ਤੀਕ। ਉਹਦੇ ਹੱਥ ਵਿੱਚ ਤਾਂ ਸਿਤਾਰ ਸੀ, ਕੱਪੜੇ ਵਿੱਚ ਲਪੇਟੀ ਹੋਈ। ਇਹਦੇ ਕੋਲ ਤਾਂ ਹੁਣ ਬੱਸ ਇੱਕ purse ਜਿਹਾ ਈ ਐ, ਵੱਡਾ ਸਾਰਾ। ਖ਼ਬਰੇ ਉਹੋ ਈ ਕੁੜੀ ਐ। ਚੱਲ ਤੈਨੂੰ ਕੀ ਬੰਤਿਆ, ਤੂੰ ਆਪਣਾ ਰਿਕਸ਼ਾ ਚਲਾ ਕਈ ਆਉਂਦੇ ਐ ਤੇ ਚਲੇ ਜਾਂਦੇ ਐ, ਥੋੜ੍ਹੇ ਚਿਰ ਪਿੱਛੋਂ। ਜਿਹੜੀ ਸਵਾਰੀ ਮੇਰੇ ਰਿਕਸ਼ਾ ਵਿੱਚ ਬੈਠ ਜਾਂਦੀ ਐ, ਉਸਦੀ ਰੱਖਿਆ ਕਰਨਾ ਜ਼ਰੂਰ ਮੈਂ ਆਪਣਾ ਫ਼ਰਜ਼ ਸਮਝਦਾ ਹਾਂ। ਦੋ ਕੁੜੀਆਂ ਜਾਂਦੀਆਂ ਹੁੰਦੀਆਂ ਸੀ ਨਾ ਰੋਜ਼ ਸਵੇਰੇ, ਮੇਰੇ ਰਿਕਸ਼ਾ ਵਿੱਚ, ਆਪਣੇ ਸਕੂਲ ਨੂੰ! ਮਹੀਨਾ ਕੀਤਾ ਹੋਇਐ, ਮੈਂ ਉਹਨਾਂ ਨਾਲ। ਸਵੇਰੇ ਛੱਡ ਆਉਣਾ, ਸ਼ਾਮ ਨੂੰ ਲੈ ਆਉਣਾ ਦਸਵੀਂ ਵਿੱਚ ਪੜ੍ਹਦੀਆਂ ਨੇ, ਖ਼ੌਰੇ ਗਿਆਰਵੀਂ ਵਿੱਚ? ਬੜੀਆਂ ਬੀਬੀਆਂ ਕੁੜੀਆਂ ਨੇ ਉਹ ਦੋਵੇਂ। ਪਰ ਇੱਕ ਦਿਨ ਬੜੀ ਅਜੀਬ ਗੱਲ ਹੋਈ। ਸ਼ਾਮ ਨੂੰ ਮੈਂ ਉਹਨਾਂ ਕੋਲੋਂ, ਨੂੰ ਸਕੂਲੋਂ ਲੈ ਕੇ ਆ ਰਿਹਾ ਸੀ ਅਤੇ ਰਸਤੇ ਵਿੱਚ ਦੋ ਮੁੰਡਿਆਂ ਨੇ ਪਿੱਛੇ ਸਾਈਕਲ ਲਾ ਦਿੱਤੇ। ਕਾਲਜ ਦੇ ਈ ਹੋਣਗੇ, ਉਹ ਮੁੰਡੇ।

ਇੱਕ ਜਣੇ ਨੇ ਗੀਤ ਗਾਉਣਾ ਸ਼ੁਰੂ ਕਰ ਦਿੱਤਾ ਅਤੇ ਦੂਸਰੇ ਨੇ ਉਸ ਦਾ ਸਾਥ ਦਿੱਤਾ। ਮੈਂ ਪਿੱਛੇ ਮੁੜ ਕੇ ਦੇਖਿਆ। ਮੈਨੂੰ ਬੜਾ ਗੁੱਸਾ ਆਇਆ। ਇਹ ਭਲਾ ਕੀ ਗੱਲ ਹੋਈ? ਬੱਸ, ਮੇਰਾ ਗੁੱਸਾ ਸਿਰ ਨੂੰ ਚੜ੍ਹ ਗਿਆ। ਮੈਂ ਰਿਕਸ਼ਾ ਰੋਕ ਲਿਆ ਤੇ ਉੱਤਰ ਕੇ ਇੱਕ ਜਣੇ ਨੂੰ ਫੜਨ ਦੀ ਕੋਸ਼ਸ਼ ਕੀਤੀ। ਸਾਈਕਲ ਤੇਜ਼ ਕਰ ਕੇ ਨਿਕਲ ਗਿਆ। ਦੂਸਰੇ ਵੱਲ ਮੈਂ ਹੋਣ ਈ ਲੱਗਾ ਸੀ ਕਿ ਉਹਨੇ ਮੇਰੀ ਧੌਣ ਉੱਤੇ ਮੁੱਕਾ ਮਾਰਿਆ ਤੇ ਖਿਸਕ ਗਿਆ। ਮੈਂ ਉਸ ਨੂੰ ਤਾਂ ਦੌੜ ਕੇ ਵੀ ਫੜ ਲੈਂਦਾ, ਪਰ ਕੁੜੀ ਕਹਿਣ ਲੱਗੀ, ਤੈਨੂੰ ਕਿਹਨੇ ਕਿਹਾ ਸੀ ਰਿਕਸ਼ਾ ਰੋਕਣ ਲਈ, ਐਵੇਂ ਲੋਕਾਂ ਨੂੰ ਤਮਾਸ਼ਾ ਦਿਖਾਣ ਲੱਗਾ ਏਂ, ਦੂਸਰੀ ਬੋਲੀ। ਅੱਜ ਮੈਂ ਕਹਾਂਗੀ ਪਾਪਾ ਨੂੰ, ਰਿਕਸ਼ਾ ਬਦਲ ਦਿਓ। ਤੇ ਹੋਰ ਕੀ ਮੈਂ ਫੇਰ ਰਿਕਸ਼ਾ ਚਲਾਉਣਾ ਸ਼ੁਰੂ ਕਰ ਦਿੱਤਾ। ਮੈਨੂੰ ਕੁਝ ਸਮਝ ਨਹੀਂ ਸੀ ਆ ਰਹੀ ਕਿ ਮੈਂ ਕੀ ਸੋਚਾਂ ਤੇ ਕੀ ਨਾ ਸੋਚਾਂ,

ਸਾਰਾ ਦਿਨ ਅੱਜ ਆਪਣੇ ਕੋਲ੍ਹ ਐ। ਪਰ ਬੱਸਾਂ ਦਾ ਅੱਡਾ ਨੇੜੇ ਆ ਗਿਆ। ਪੁੱਛ ਈ ਨਾ ਲਵਾਂ ਇਹਨੂੰ ਕਿ ਪਰਸੋਂ ਮੇਰੀ ਰਿਕਸ਼ਾ ਵਿੱਚ ਈ ਆਈ ਸੀ ਨਾ? ਚੱਲ ਪੁੱਛ ਲੈ, ਪੁੱਛਣ ਦਾ ਕੀ ਹਰਜ਼ ਐ? ਪਰ ਨਹੀਂ,

ਹਾਂ, ਜਿੱਥੇ ਜਲੰਧਰ ਦੀਆਂ ਬੱਸਾਂ ਖੜ੍ਹੀਆਂ ਹੁੰਦੀਆਂ ਨੇ। ਤੁਸੀਂ ਪਰਸੋਂ ਵੀ ਜਲੰਧਰੋਂ ਈ ਆਏ ਸੀ? ਤੁਹਾਡੇ ਕੋਲ ਸਿਤਾਰ ਵੀ ਸੀ ਨਾ ਕੱਪੜੇ ਵਿੱਚ ਲਪੇਟੀ ਹੋਈ। ਸਿਤਾਰ? ਉਹ ਹੱਸ ਪਈ, ਨਾ ਉਹ ਤਾਂ ਤਾਨਪੁਰਾ ਸੀ। ਅੱਛਾ, ਆਪਾਂ ਨੂੰ ਕੀ ਪਤਾ ਲੱਗਦੈ? ਬੱਸ, ਰੋਕ ਦੇ ਇੱਥੇ ਈ। ਮੈਂ ਬਰੇਕਾਂ ਲਗਾ ਦਿੱਤੀਆਂ। ਸੀਟ ਉੱਤੇ ਬੈਠੇ-ਬੈਠੇ ਈ purse ਖੋਲ੍ਹਿਆ ਤੇ ਪੰਜਾਂ ਦਾ ਨੋਟ ਮੇਰੇ ਵੱਲ ਵਧਾਇਆ। ਮੇਰੇ ਕੋਲ ਬਾਕੀ ਪੈਸੇ ਨਹੀਂ ਸਨ। ਉਸ ਨੇ ਇੱਧਰ-ਉੱਧਰ ਦੇਖਿਆ ਤੇ ਫਿਰ ਅਖ਼ਬਾਰਾਂ, ਰਿਸਾਲਿਆਂ ਦੀ ਦੁਕਾਨਾਂ ਵੱਲ ਨੂੰ ਹੋ ਗਈ। ਹਾਲੀ ਉਸ ਨੇ ਦੋ-ਤਿੰਨ ਉਲਾਂਘਾਂ ਈ ਪੁੱਟੀਆਂ ਸੀ ਕਿ ਇੱਕ ਕੁੜੀ ਨੇ ਦੌੜ ਕੇ ਉਸ ਦੀ ਬਾਂਹ ਫੜ ਲਈ ਕਿੱਥੇ ਦੌੜੀ ਜਾਨੀ ਏਂ, ਬੱਲੀਏ? ਹਾਏ, ਮੈਂ ਮਰ ਗਈ! ਤੂੰ ਇੱਥੇ? ਕਿਉਂ? ਮੈਂ ਨਹੀਂ ਆ ਸਕਦੀ, ਨੀ, ਤੂੰ ਤਾਂ ਵਿਆਹ ਵੀ ਕਰਵਾ ਲਿਆ ਏ—ਮੁਬਾਰਕ! thank ਆ ਤੈਨੂੰ ਆਪਣੇ ‘ਉਸ’ ਨਾਲ ਮਿਲਾਵਾਂ। ਠਹਿਰ, ਮੈਂ ਇਸ ਨੂੰ ਪੈਸੇ ਦੇ ਦੇਵਾਂ। ਕਿੰਨੇ ਪੈਸੇ ਦੇਣੇ, ਹੈਗੇ ਆ ਮੇਰੇ ਕੋਲ ਟੁੱਟੇ ਹੋਏ। ਸੱਤਰ, ਪਰ ਮੈਂ ਤੁੜਾ ਲੈਂਦੀ ਆਂ। ਨਹੀਂ, ਫੇਰ ਕੀ ਹੋਇਆ ਛੇਤੀ ਚੱਲ, ਦੱਸ ਕਿੱਥੇ ਏਂ? ਜਲੰਧਰ, ਰੇਡੀਓ ਸਟੇਸ਼ਨ ਤੋਂ program ਏ, ਅੱਜ ਸ਼ਾਮ ਨੂੰ। ਅੱਛਾ, ਕਾਲਜ ਦੇ ਦਿਨਾਂ ਵਾਲਾ ਸ਼ੌਕ ਹਾਲੀ ਵੀ ਜਾਰੀ ਏ, ਤੇਰਾ! ਹੁਣ ਤਾਂ ਕੁੱਝ ਹੋਰ ਈ ਵਧ ਗਿਆ ਏ। ਪਰਸੋਂ program ਦੇ ਕੇ ਆਈ ਹਾਂ, ਤਾਨਪੁਰੇ ਉੱਤੇ। ਕੱਲ੍ਹ ਫੇਰ ਤਾਰ ਆਈ ਆ ਕਿ ਨਵੇਂ ਸਾਲ ਦੇ ਸਿਲਸਿਲੇ ਵਿੱਚ ਕੋਈ ਵਿਸ਼ੇਸ਼ feature ਹੋਣਾ ਏ ਗਾਣਿਆਂ ਦਾ। ਤੂੰ ਵੀ ਚੱਲ ਆਪਣੇ ਰਾਹ, ਬੰਤਿਆ, ਪੈਸੇ ਤਾਂ ਤੈਨੂੰ ਮਿਲ ਈ ਗਏ ਨੇ, ਫੇਰ ਕਿਉਂ ਖੜ੍ਹਾ ਏਂ ਊਤਾਂ ਵਾਂਗ ਮੂੰਹ ਚੁੱਕੀ? ਹੁਣ ਤਾਂ ਚਾਹ ਪੀ ਲੈ, ਸਾਢੇ ਅੱਠ ਵੱਜਣ ਲੱਗੇ ਐ। ਐਵੇਂ ਤੂੰ ਜਿਦੇ ਪੈ ਗਿਆ ਕਿ ਘਰ ਕਿ ਹੀ ਚਾਹ ਪੀਣੀ ਨਹੀਂ। ਫੇਰ ਕੀ ਹੋਇਆ ਜੇ ਭਲੀਏ ਲੋਕੇ ਨੇ bed tea ਨਹੀਂ ਸੀ ਬਣਾ ਕੇ ਦਿੱਤੀ, ਰੋਜ਼ ਵਾਂਗ ਚੱਲਣ ਲੱਗਿਆ ਤਾਂ ਪੀ ਲੈਂਦਾ ਨਾ ਚਾਹ। ਤੇ ਨਾਲੇ ਖਾ ਲੈਂਦਾ ਰਾਤ ਦੀ ਬਚੀ ਹੋਈ ਇੱਕ ਰੋਟੀ। ਠੀਕ ਐ ਬੰਤਿਆ, ਰੋਜ਼ ਰਾਤ ਦੀ ਰੋਟੀ ਈ ਖਾਣੀ ਪੈਂਦੀ ਐ, ਸਵੇਰੇ ਚਾਹ ਨਾਲ। ਪਰ ਅੱਜ ਤਾਂ ਨਵਾਂ ਸਾਲ ਚੜ੍ਹਿਐ। ਕੁਝ ਤਾਂ ਫ਼ਰਕ ਹੋਣਾ ਚਾਹੀਦੈ, ਅੱਜ ਖਾਣ-ਪੀਣ ਵਿੱਚ। ਸੱਚੀ ਗੱਲ ਆ, ਇਹ ਐ ਕਿ ਮੈਨੂੰ ਵੀ ਨਹੀਂ ਸੀ ਪਤਾ ਕਿ ਕੱਲ੍ਹ ਸ਼ਾਮ ਤੱਕ ਨਵਾਂ ਸਾਲ ਚੜ੍ਹਨ ਵਾਲਾ ਐ। ਕੱਲ੍ਹ ਰਾਤੀਂ ਘਰ ਮੁੜਦਿਆਂ ਹੋਇਆਂ ਮੈਨੂੰ ਦੋ ਸਵਾਰੀਆਂ ਮਿਲ ਗਈਆਂ, ਕਿਸੇ club ਵਿੱਚੋਂ ਆਉਂਦੀਆਂ। ਉਹਨਾਂ ਦੀਆਂ ਗੱਲਾਂ ਤੋਂ ਮੈਨੂੰ ਪਤਾ ਲੱਗਾ ਸੀ ਕਿ ਉਹਨਾਂ ਦੀ ਕਾਰ ਖ਼ਰਾਬ ਹੋ ਗਈ ਐ।

ਯਾਰ, ਅੱਜ ਕੁਝ ਜ਼ਿਆਦਾ ਈ ਖਾਧਾ-ਪੀਤਾ ਗਿਆ, ਗੱਲ ਤਾਂ ਮਨ ਮੌਜ ਦੀ ਹੁੰਦੀ ਏ। ਬੱਸ ਦਿਲ ਵਿੱਚ ਕੋਈ ਹਸਰਤ ਨਹੀਂ ਰਹਿਣ ਦੇਣੀ, ਅਸੀਂ। ਐਸ਼ ਕਰਾਂਗੇ ਰੱਜ ਕੇ, ਕਮਾਉਂਦੇ ਕਾਹਦੇ ਲਈ ਆਂ। ਅੱਛਾ ਬਈ, ਲਾਲੀ, ਇਹ ਸ਼ਾਮ ਤਾਂ ਮੰਨ ਗਈ ਸਾਡੀ ਚੰਗੀ, ਹੁਣ ਤੂੰ ਦੱਸ ਕੱਲ੍ਹ ਦਾ ਕੀ program ਏ, new year day ਦਾ? ਕੱਲ੍ਹ ਦਾ program ਮੈਂ ਸਵੇਰੇ ਦੱਸੂਗਾ, ਟੈਲੀਫੂਨ ਉੱਤੇ, bed-tea ਪੀਣ ਲੱਗਿਆਂ। ਹੁਣ ਤਾਂ ਬੱਸ ਸੌਣ ਨੂੰ ਜੀਅ ਕਰਦਾ ਏ, ਨਿੱਘੀ-ਨਿੱਘੀ ਰਜਾਈ ਵਿੱਚ,

ਤੇ ਉਹਨਾਂ ਦੇ new year day ਦਾ ਮੈਂ ਮਤਲਬ ਸਮਝ ਲਿਆ, ਨਹੀਂ ਤਾਂ ਪਤਾ ਨਹੀਂ ਸੀ ਲੱਗਣਾ ਮੈਨੂੰ ਉਹਨਾਂ ਦੀਆਂ ਗੱਲਾਂ ਦਾ। ਅੰਗਰੇਜ਼ੀ ਮੈਂ ਸਕੂਲ ਵਿੱਚ ਭਾਵੇਂ ਨਹੀਂ ਸੀ ਪੜ੍ਹੀ, ਪਰ ਸੁਣ-ਸੁਣ ਕੇ ਅੰਗਰੇਜ਼ੀ ਦੇ ਕਈ ਸ਼ਬਦ ਮੈਨੂੰ ਚੇਤੇ ਹੋ ਗਏ ਸਨ। ਭਲੀ ਲੋਕ ਨੂੰ ਜੇਕਰ ਥੋੜ੍ਹੀ ਜਿਹੀ ਅੰਗਰੇਜ਼ੀ ਆਉਂਦੀ, ਤਾਂ ਅੱਜ bed tea ਨਾ ਪਿਆ ਦਿੰਦੀ, ਸਾਨੂੰ। ਬਣਾ ਬਈ ਚਾਹ, ਅੱਧ ਪਾਅ ਦੁੱਧ ਦੀ, ਪੱਤੀ ਜ਼ਰਾ ਬਹੁਤੀ, ਨਾਲੇ ਫੜਾ ਦੇ ਆਹ ਦੋ ਕੇਕ ਜਿਹੇ ਗੋਲ-ਗੋਲ। ਚੱਲੋ ਬਾਦਸ਼ਾਓ, ਨਾਲੇ ਆ ਜਾਓ ਜ਼ਰਾ ਨੇੜੇ ਅੱਗ ਦੇ। ਇਹ ਧੁੰਦ ਸਹੁਰੀ ਪਰੇ ਦੀ ਹੱਟਦੀ ਨਹੀਂ ਕਿਸੇ ਵੇਲ਼ੇ, ਕਿੰਨੇ ਦਿਨ ਹੋ ਗਏ ਐ, ਵੇਖਦਿਆਂ।” ਪਰ ਅੱਜ ਰੋਜ਼ ਨਾਲੋਂ ਘੱਟ

ਕੁਝ ਪਤਾ ਵੀ ਐ, ਸੰਨ ਸ਼ੁਰੂ ਹੋਇਐ ਅੱਜ? ਸੰਨ? ਉਹ ਕੀ ਹੁੰਦੈ। ਇਹ ਵੀ ਨਹੀਂ ਪਤਾ ਤੈਨੂੰ, ਚੱਲ ਛੱਡ ਯਾਰ, ਤੂੰ ਕੀ ਲੈਣਾ ਸੰਨ ਤੋਂ, ਲਿਆ, ਫੜਾ ਚਾਹ, ਘੁੱਟ ਪੀਈਏ, ਚੰਗਾ ਨਵਾਂ ਸਾਲ ਚੜ੍ਹਿਐ, ਸਵੇਰ ਦੀ ਚਾਹ ਈ ਨਹੀਂ ਪੀਤੀ।